ਸਤ ਸ਼੍ਰੀ ਅਕਾਲ ਅਤੇ ਤੁਹਾਡਾ ਪੀਐਚਪੀ ਦੇ ਬੇਸਿਕ ਟਿਊਟੋਰਿਯਲ ਵਿੱਚ ਸਵਾਗਤ ਹੈ
ਇਸ ਵਿੱਚ ਮੈਂ ਤੁਹਾਨੂੰ ਸਿਰਫ ਐੱਕੋ ਫਂਕਸ਼ਨ ਦੀ ਵਰਤੋ ਅਤੇ ਟੈਗਜ਼ ਦੇ ਇਸਤੇਮਾਲ ਦੇ ਬਾਰੇ ਦਸਾਂਗੀ
ਜੇ ਤੁਸੀ ਐੱਚ ਟੀ ਐਮ ਐਲ ਦੇ ਜਾਨਕਾਰ ਹੋਂ ਤਾਂ ਤੁਹਾਣੁ ਐਚਟੀਐਮਐਲ ਟੈਗਜ਼ ਨਾਲ ਪੇਜ ਦੀ ਸ਼ੂਰਵਾਤ ਅਤੇ ਅੰਤ ਕਰਨ ਦੇ ਬਾਰੇ ਪਤਾ ਹੋਵੇ ਗਾ
ਪਰ ਜੇ ਤੁਸੀ ਐਚਟੀਐਮਐਲ ਐੱਕਸਟੈਂਸ਼ਨ ਵਰਤਿਆ ਹੈ ਤਾਂ ਓਹ ਟੈਗਜ਼ ਇੱਨੇ ਜਰੂਰੀ ਨਹੀ ਹੱਨ
ਲੇਕਿਨ ਪੀਐਚਪੀ ਵਿੱਚ ਟੈਗਜ਼ ਜ਼ਰੂਰੀ ਹਨ
ਇਥੋ ਸ਼ੁਰੂ ਅਤੇ ਇਹ ਖਤਮ ਕਰਦਾ ਹੈ
ਪੀਐਚਪੀ ਦੀ ਇਹ ਮੂਲ ਤੇ ਸਟੈਨਡਰਡ ਨੋਟੇਸ਼ਨ ਹੈ
ਅਤੇ ਸਾਡਾ ਕੌਨਟੈੱਨਟ ਇਸਦੇ ਵਿਚਕਾਰ ਹੀ ਜਾਂਦਾ ਹੈ
ਹੁਣ ਮੈਂ ਆਪਣੀ ਫਾਇਲ ਨੂੰ ਪਹਿਲਾ ਹੀ helloworldਪੀਐਚਪੀ ਨਾਮ ਵਿੱਚ ਸੇਵ ਕਰ ਲਿੱਤਾ ਹੈ ਤੇ ਉਸਨੂੰ ਸੇਵ ਕਰੋ ਅਤੇ ਇੱਥੇ ਧਿਆਨ ਦਵੋ
ਏਸ ਪੇਜ ਵਿੱਚ ਇਸ ਸਮੇ ਕੁਝ ਨਹੀ ਹੈ ਪਰ ਅਸੀ ਆਪਣਾ ਪੇਜ ਤਾਂ ਬਣਾ ਲਇਆ ਹੈ
ਇਹ ਬਿਲਕੁਲ ਠੀਕ ਹੈ
ਹੁਂਣ ਐੱਕੋ ਫਂਕਸ਼ਨ ਦੀ ਵਰਤੋ ਦਸਦੇ ਹਾਂ ਇਸ ਵਿੱਚ ਐੱਕੋ ਹੁੰਦਾ ਹੈ ਕੁਝ ਡਬਲ ਕੋਟਸ ਹੁੰਦੇ ਨੇ ਅਤੇ ਸੈਮੀਕੋਲੋਨ ਮਾਰਕ ਦੇ ਰੂਪ ਲਿੱਚ ਲਾਇਨ ਟਰਮਿਨੇਟਰ ਹੁੰਦਾ ਹੈ
ਅਤੇ ਸਾਡਾ ਟੈੱਕਸਟ ਇਨ੍ਹਾ ਦੇ ਵਿਚਕਾਰ ਜਾਂਦਾ ਹੈ
ਇਸਨੂੰ ਸੇਵ ਕਰਕੇ ਰਿਫਰੈੱਸ਼ ਕਰੋ
ਤੇ ਇਹ ਹੋ ਗਇਆ ਹੈ
ਆਸ਼ਾ ਕਰਦੇ ਹਾਂ ਆਪ ਨੂੰ ਇਹ ਮੇਰੀ ਤਰਹ ਪਤਾ ਚਲ ਗਇਆ ਹੈ ਕੀ ਐੱਕੋ ਫਂਕਸ਼ਨ ਨੂੰ ਇਸ ਤਰ੍ਹਾ ਲਿਖਿਆ ਜਾਉਂਦਾ ਹੈ
ਕਿੳਂ ਕਿ ਜਦੋ ਤੁਸੀਂ ਇਕ ਐਚਟੀਐਮਐਲ ਕੋਡ ਨੂੰ ਆਪਣੇ ਐੱਕੋ ਫਂਕਸ਼ਨ ਵਿੱਚ ਰੱਖਦੇ ਹੋਂ ਤਾਂ ਇੱਥੇ ਲ਼ੀਖੀਆਂ ਬਿਟਸ ਲਾਇਨ ਬਰੇਕ ਨਹੀ ਦਰਸ਼ਾਉਂਦਿਆਂਅਸੀ ਇਹ ਦਸਣਾ ਚਾਹੁੰਦੇ ਹਾਂ ਕੀ ਜੇ ਤੁਸੀਂ ਹੁਨ ਤੱਕ ਐਚਟੀਐਮਐਲ ਨਹੀ ਸਿਖਿਆ ਹੈ ਤਾਂ ਓਸ ਦੀ ਮੂਲ ਜਾਨਕਾਰੀ ਲੈ ਲਵੋ ਕਿੳਂ ਕਿ ਅਸੀਂ ੳਸਦਾ ਕਾਫੀ ਇਸਤੇਮਾਲ ਕਰਣ ਵਾਲੇ ਹਾਂ ੳਸ ਲਈ ਤੁਹਾਨੂੰ ਆਪਣਾ ਐਚਟੀਐਮਐਲ ਜੋਡਨਾ ਹੋਵੇ ਗਾ
ਫੇਰ ਲਾਇਨ ਬ੍ਰੇਕ ਅਤੇ ਫੇਰ ਨਵੀ ਲਾਇਨ ਅਸੀਂ ਇਸਨੂੰ ਰਿਫਰੈੱਸ਼ ਕਰਾਂਗੇ ਅਤੇ ਇਹ ਦੇਖੋ ਸਾਡਾ ਐਚਟੀਐਮਐਲ ਹੁਣ ਸੰਸਥਾਪਿਤ ਹੋ ਚੁਕਾ ਹੈ
ਅੱਛਾ ਤੁਹਾਡੀ ਜਾਣਕਾਰੀ ਲਈ ਇਹ ਬਹੁਤ ਸਾਰੇ ਲੋਗ ਕਰਦੇ ਨੇ ਇਮੇਜ਼ ਸੋਰਸ ਇਕਵਅਲਸ੍ ਅਤੇ ਆਪਣੀ ਫਾਇਲ ਇੱਥੇ ਰਖਦੇ ਹਾ ਇਸ ਵੇਲੇ ਸਾੱਡੇ ਕੋਲ ਐੱਕੋ ਹੈ ਇਹ ਦਿਖਾਉਂਦਾ ਹੈ ਕੀ ਅਸੀਂ ਆਪਣੀ ਆਉਟਪੁਟ ਨੂੰ ਸ਼ੁਰੂ ਕਰਨ ਲੱਗੇ ਹਾਂ ਅਤੇ ਇਹ ਇਥੇ ਆਉਟਪੁਟ ਦਾ ਅੰਤ ਦਰਸ਼ਾਉਂਦਾ ਹਾਂ
ਅਸੀਂ ਇਸਦਾ ਅੰਤ ਇਥੇ ਨਹੀ ਕਰਾਂਗੇ ਬਲਕਿ ਇਥੇ ਕਰਾਂਗੇ
ਇਸ ਦੀ ਜਗਹ ਸਾਨੂੰ ਇਨਵਰਟਿਡ ਕੋਮਾਸ ਚਾਹਿਦੇ ਨੇ
ਮੂਲ ਰੂਪ ਵਿੱਚਇਹ ਸਾਡੀ ਇਮੇਜ ਦਿਖਾਉਂਦਾ ਹੈ ਮੈਂ ਤੁਹਾਨੂੰ ਦਿਖਾਂਵਾਂ ਗੀ ਕੀ ਹੁੰਦਾ ਹੈ ਜੇ ਅਸੀਂ ਇਹਨਾ ਨੂੰ ਇਸ ਵਿੱਚ ਰਖਦੇ ਹਾਂ ਅਤੇ ਇਸਦੇ ਨਾਲ ਹੀ ਮੈਂ ਇਸ ਟਿਊਟੋਰਿਯਲ ਨੂੰ ਸਮਾਪਤ ਕਰਾਂਗੀ
ਹਾਂ ਸਾਨੂੰ ਪਾਰਸੇ ਐਰਰ ਮਿਲੀ ਹੈ ਸਾਨੂੰ ਇਸਦਾ ਅੰਤ ਕਰਨ ਲਈ ਕੋਮਾ ਜਾਂ ਸੈਮੀਕੋਲੋਨ ਚਾਹੀਦਾ ਹੈ
ਇਹ ਦਰਸ਼ਾਉਦਾ ਹੈ ਅਸੀ ਇਥੇ ਪਹੁੰਚ ਗਏ ਹਾਂ
ਇਸਦੇ ਬਆਦ ਸੇਮੀਕੋਲਨ ਚਾਹੀਦਾ ਹੈ ਵਾਸਤਵਿਕ ਵਿੱਚ ਇਹ ਸਹੀ ਨਹੀ ਹੈ ਤੇ ਇਸ ਨੂੰ ਇਨਵਰਟਿਡ ਕੋਮਾਸ ਹੀ ਰੱਖੋ
ਇਹ ਸਨ ਐੱਕੋ ਫਂਕਸ਼ਨ ਅਤੇ ਪੀਐਚਪੀ ਟੈਗਸ ਦੇ ਬੇਸਿਕਸ
ਆਸ਼ਾ ਹੈ ਇਸਨੂੰ ਸਿਖਣ ਵਿੱਚ ਤੁਹਾਨੂੰ ਆਨੰਦ ਆਇਆ ਹੋਵੇਗਾ
ਇਸ ਟਯੂਟੋਰਿਅਲ ਨੂੰ ਦੇਖਣ ਲਈ ਧੰਨਵਾਦ
ਹਰਮਨਪ੍ਰੀਤ ਸਿੰਘ ਦਵਾਰਾ ਇਹ ਸਕਰਿਪਟ ਦੀ ਟਰਾਨਸਲੇਸ਼ਨ ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਹੋਈ